ਪ੍ਰਾਂਤੀ ਨੈ ਵੀ ਜੇਰੀ ਅਖਬਾਰਾਂ ਦੀ ਮੋਮਤਾਜ ਹੈ ਉਸਨੈ ਇਕ ਨੋ ਹਾਲ ਬਨਾਯਾ ਜਿੰਦੇ ਕਰਕੇ ਆ ਚੀਜ਼ ਖ਼ਬਰ ਹੈ ਜੇਰੀ ਆਸਾਨੀ ਨਾਲ ਆਮ ਵਯਕਤੀਆਂ ਤਕ ਪਹੁੰਚ ਸਕਦੀਆਂ ਹਨ ਊਨਾ ਦੇ ਜੀਵਨ ਵਿਚ ਥੋੜਾ ਵੱਡਾ ਇਸੀ ਕਰਕੇ ਮੈਂ ਕਾਵ ਗਏ ਪਾਈ ਪੁਰਾਣੇ ਸਮੇਂ ਤੋਂ ਲਾਇ ਕੇ ਅਜੇ ਤਕ ਚੀਜ਼ ਨੈ ਖ਼ਬਰ ਨੈ

ਬੜੀ ਆਸਾਨੀ ਨਾਲ ਹੋ ਰਹੀ ਹੈ ਇਹ ਸੀ ਈਸ਼ਾ ਜੀ ਮੇਰੇ ਚੀਜ਼ ਖ਼ਬਰ ਬਾਰੇ ਧੰਨਵਾਦ ਤੁਹਾਡਾ ਵੀ ਈਸ਼ਾ ਜੀ

ਬਸਸ ਵਧਿਆ, ਤੁਸੀਂ ਦੱਸੋ? ਘਰੇ ਠੀਕ ਨੇ ਸਾਰੇ? ਕਿਓਂ ਕੀ ਹੋਇਆ ਹੈ? ਖਾਂਸੀ ਜੁਖਾਮ ਹੋਇਆ ਹੋਇਆ ਹ੍ਮ੍ਮ ਤਬੀਅਤ ਤਾਂ ਖਰਾਬ ਰਹੰਦੀ ਆ ਮੌਸਮ ਵੀ ਬੋਹੋਤ ਖ਼ਰਾਬ ਹੈ ਖਾਂਸੀ ਜੁਖਾਮ ਅੱਜ ਕਲ ਨੋਰਮਲ ਹੋਗਿਆ ਹੈ ਇਹ ਇਕ ਤਰੀਕੇ ਨਾਲ ਨਾ virul fever ਦੇ ਤਰਹ ਹੋਗਿਆ ਵਾ ਜਿਵੇਂ virul fever ਚੜਦਾ ਲੋਕਾਂ ਨੂੰ ਤੇ ਓਸ ਤੋ ਬਾਦ ਫੇਰ ਪ੍ਰੋਬਲਮ ਸਟਾਰਟ ਹੋਜਾਂਦੀ ਹੈ ਇਹ ਠੀਕ ਨੀ ਹੁੰਦਾ ਬੋਹਤ ਛੇਤੀ, ਕਿਓਂਕਿ ਸਾਡਾ ਖਾਨ ਪੀਣ ਉਸ ਤਰੀਕੇ ਦਾ ਹੋਗਿਆ ਵਾ ਵਾਤਾਵਰਣ ਓਸ ਤਰੀਕੇ ਦਾ ਹੋਗਿਆ ਵਾ, ਪ੍ਰਦੂਸ਼ਣ ਬੋਹੋਤ ਜਾਦਾ ਹੋਗਿਆ ਵਾ ਇਹ ਸਾਰੀਆਂ ਚੀਜਾਂ ਬੋਹੋਤ ਜਾਦਾ effect ਕਰ ਰਹੀਆਂ ਨੇ ਸਾਡੀ health ਨੂੰ, ਤੇ ਦਿਨੋ ਦਿਨ ਸਾਡੀ ਜੇਹੜੀ health ਹੈ, ਓਹ ਗਿਰਦੀ ਚਲੀ ਜਾ ਰਹੀ ਹੈ ਆਵਾਜ਼ ਆ ਰਹੀ ਹੈ ਤੁਹਾਨੂ ਮੇਰੀ? ਜੀ ਆਵਾਜ਼ ਆਰਹਿ ਹੈ ਵਿਵੇਕ ਜੀ hello ਹਾਂਜੀ ਹਾਂਜੀ ਆ ਰਹੀ ਹੈ ਤੇ ਜੇਹੜੀ ਤੁਸੀਂ ਗਲ ਕਰ ਰਹੇ ਹੋ, ਬਿਲਕੁਲ ਸਹੀ ਹੈ ਲੇਕਿਨ ਅੱਜ ਦੀ date ਦੇ ਵਿੱਚ ਜਿੱਦਾਂ ਜਿਦਾਂ ਇਹ ਚੀਜ਼ਾਂ ਵਦੀਆਂ ਜਾ ਰਹੀਆਂ ਨੇ, ਕਿਓਂਕਿ chemicals, fertilisers, ਇਹ ਸਾਰੀਆਂ ਚੀਜ਼ਾਂ use ਹੁੰਦੀਆਂ ਨੇ, ਤੇ ਜੇਹੜਾ ਇਹ usage ਹੈ, ਏਦੇ ਕਰ ਕੇ ਬੋਹੋਤ ਜ਼ਾਦਾ effect ਪੈਰੇਹਾ ਸਾਡੀ health ਤੇ

ਬਿਲਕੁਲ ਸਹੀ, ਬਿਲਕੁਲ ਸਹੀ, ਲੇਕਿਨ ਜਿੰਨਾ ਜਿੰਨਾ time, ਮੇਰਾ ਇਹੀ ਕਹਨਾ ਵਾ, ਕੀ ਜੇਕਰ ਆਪਾਂ ਨੂੰ ਸਹੀ ਤਰੀਕੇ ਨਾਲ, life ਆਪਣੀ spend ਕਰਨੀ ਹੈ ਤਾਂ, ਏਦਾ ਇਕੋ ਹੀ ਤਰੀਕਾ ਵਾ, ਕੀ ਸਾਨੂ ਹੋਲੀ ਹੋਲੀ ਕਰ ਕੇ organic ਚੀਜਾਂ ਤੇ ਸ਼ਿਫਟ ਹੋਣਾ ਪਾਉਗਾ ਜਦ ਮੈਂ organic ਦੀ ਗਲ ਕਰ ਰਿਹਾ ਹਾਂ, ਮਤਲਬ ਓਹ ਖੇਤੀ, ਜੇਹੜੀ ਪੇਹ੍ਲਾਂ ਸਾਡੇ ਬੜੇ ਬੁਜੁਰਗ ਕਰਦੇ ਸੀ, ਜਿਵੇਂ ਖਾਦ ਦੇ ਨਾਲ ਫ਼ਸਲ ਉਗਾਨੀ, ਓਸ ਤੋ ਬਾਦ, ਖਾਦ ਦੇ ਨਾਲ ਹੀ ਸਾਰੀਆਂ ਚੀਜਾਂ ਕਰਨੀਆਂ ਅੱਜ ਕਲ ਦੇ chemical fertiliser ਨੇ, ਇੰਨਾ ਨੂੰ use ਨਾ ਕਰਨਾ

but ਤੁਹਾਡਾ ਕੀ ਕਹਨਾ ਹੈ ਏਸ ਬਾਰੇ, ਜਿਵੇਂ ਮਨ ਕੇ ਚੱਲੋ ਇਹ ona daily basis, ਜਦੋ ਤੁਹਾਨੂੰ ਇਹ problems daily basis ਤੇ problems ਜੇਹੜੀਆਂ ਆ ਰਹੀਆਂ ਨੇ, ਤਾਂ ਅਸੀ ਏਹਨੂ ਕਿੰਨਾ tackle ਕਿੱਦਾਂ ਕਰ ਸਕਦੇ ਹਾਂ ਇਸ ਚੀਜ਼ ਨੂੰ? ਕੀ ਤੁਸੀਂ ਮੇਨੂਸੁਨ ਪਾ ਰਹੇ ਹੋ? ਤੁਹਾਨੂ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਹਾਂਜੀ, ਆ ਰਹੀ ਹੈ, ਥੋਡੀ ਬਿਚ ਬਿਚ ਕਟ ਹੋ ਰਹੀ ਹੈ ਆਵਾਜ਼, but, ਥੋੜੀ ਥੋੜੀ ਦੇਰ ਬਾਦ ਆਜਾਂਦੀ ਹੈ, ਪ੍ਰੋਬਲਮ ਇਹੀ ਆ ਰਹੀ ਹੈ, ਕੀ ਸਾਡਾ ਨਾ ਜੇਹੜਾ ਇਹ daily ਦਾ ਜੋ routine ਹੈ, daily ਦੀਆਂ ਚੀਜ਼ਾਂ ਨੇ, ਇੰਨਾ ਨੂ ਅਸੀ ਸਹੀ ਨੀ ਕਰ ਸਕਦੇ, ਕਿਓਂਕਿ ਹੁਣ ਆਦਤ ਪੈ ਗਈ ਹੈ ਸਾਨੂ ਇੰਨਾ ਚੀਜ਼ਾਂ ਦੀ, right? ਜੇਕਰ ਮੈਂ ਗਲ ਕਰਾਂ ਨਾ, ਹਾਂ, ਜੇਕਰ ਮੈਂ ਗਲ ਕਰਾਂ, ਇੰਨਾ ਚੀਜ਼ਾਂ ਲਈ ਕੀ ਜੇਹੜੀ ਚੀਜ਼ ਆਪਾਂ ਨੂ ਸਾਰੀਆਂ ਨਾਲ ਜਾਦਾ effect ਕਰ ਰਹੀ ਹੈ, ਓਹ ਇਹ ਕਰ ਰਹੀ ਹੈ ਕੀ, ਅਸੀ ਸ਼੍ਰਮ ਕਮ ਨਹੀ ਕਰਦੇ, ਮਤਲਬ ਜੇਹੜਾ ਆਪਾਂ ਕਮ ਕਰਦੇ ਹੈਂ ਨਾ labour ਆਲਾ ਕਮ ਨੀ ਕਰਦੇ ਆਪਾਂ, ਆਪਾ ਜਮਾ ਵੀ ਸ਼ਰੀਰ ਨੂ ਟ੍ਰਾ ਕੇ ਰਾਜੀ ਨੀ ਹੈਗੇ, ਕੀ ਆਹ ਕਮ ਕਰਲਿਏ, ਓਹ ਕਮ ਕਰਲਿਏ, ਕੋਈ physical activities ਨੀ ਹੈਗੀਆਂ ਜੇਕਰ ਆਪਾਂ

ਆਲਸ ਦੀ ਸਾਇਡ ਤੇ ਚਲਦਾ ਜਾਉਗਾ, ਹੁਣ ਜਿਵੇਂ ਤੁਸੀਂ ਦੇਖਲੋ, ac, ਗਰਮੀਆਂ ਦੇ ਵਿੱਚ labour ਕਮ ਕਰਦੀ ਹੈ field ਦੇ ਵਿੱਚ but at the same time ਜਦ ਅਸੀਕਮ ਕਰਦੇ ਹਾਂ, ਅਸੀ ਕਹੰਦੇ ਆ ਕੇ ਸਾਨੂ ਇਹ ਕਮ ਕਰਨਾ ਹੈ ਤੇ ਅਸੀ ਲਗ ਕੇ ਓਸ ਚੀਜ਼ ਨੂੰ on a daily basis, ਅਸੀਂ ਕਰਦੇ ਹਾਂ ਤਾ ਓਥੇ ਜਾ ਕੇ ਸਾਨੂ ਕੀ ਫ਼ਰਕ ਪੈਂਦਾ ਹੈ? ਅਸੀ ਬੀਮਾਰ ਹੋਜਾਂਗੇ, ਸਾਨੂ ਇਹ ਚੀਜਾਂ ਵਿੱਚ ਦਿੱਕਤ ਆਨੀ start ਹੋਜਾਂਦੀ ਹੈ ਅੱਜ ਦੀ date ਦੇ ਵਿੱਚ ਮੋਟਾਪਾ, ਅੱਜ ਦੀ date ਦੇ ਵਿੱਚ ਜਾਦਾ ਪਤਲਾ ਹੋਣਾ, ਇਹ ਦੋਨੋ ਹੀ ਚੀਜ਼ਾਂ ਚਾਲ੍ਰਾਹੀਆਂ ਨੇ ਕਿਸੇ ਕਿਸੇ ਨੂੰ nutrition ਲਗਦੇ ਨੇ, ਕਿਸੇ ਨੂੰ ਪਾਣੀ ਲਗ ਜਾਂਦੇ, ਇਹ ਬੋਹੋਤ ਚੀਜ਼ਾਂ ਦਾ ਫ਼ਰਕ ਪੈ ਰਿਹਾ ਵਾ ਅੱਜ ਦੀ date ਦੇ ਵਿੱਚ ਹਾਂਜੀ ਹਾਂਜੀ ਆ ਰਹੀ ਹੈ ok ਨਹੀ ਨਹੀ ਮੈ ਤਾਂ ਬੋਲ੍ਰੇਹਾ ਹਾਂ

ਨਸ਼ਿਆਂ ਦੇ ਕਰ ਕੇ ਨ੍ਸ਼ਿਆਂ ਦੇ ਕਰ ਕੇ ਕਈ political parties ਹੈਗੀਆਂ ਨੇ, ਜੇਹੜੀਆਂ ਇੰਨਾ ਨੂੰ support ਕਰਦੀਆਂ ਨੇ ਕਈ political parties because ਹੁੰਦਾ ਕੀ ਹੈ, ਇਹ ਨਸ਼ੇ ਦੇ ਉਪਰ ਹੀ ਚਲਦੇ ਨੇ, ਤੇ ਨਸ਼ੇ ਕਰ ਕੇ ਹੀ ਇੰਨਾ ਨੂੰ ਅੱਗੇ ਜੇਹੜਾ ਕਹੰਦੇ ਨੇ ਨਾ future ਇੰਨਾ ਦਾ ਬਰਬਾਦ ਹੁੰਦੇ, ਓਨਾ ਨੂੰ ਕੀ ਚਾਹੀਦੀਆਂ ਨੇ political parties ਨੂੰ ਵੋਟ ਵੋਟ ਕਿਦਾਂ ਮਿਲਣਗੇ? ਲੋਕਾਂ ਨੂੰ ਖੁਸ਼ ਕਰ ਕੇ ਖੁਸ਼ ਕਿਦਾਂ ਕਰਨਗੇ? ਓਨਾ ਨੂੰ ਨਸ਼ੇ ਦੇਦੋ ਨਸ਼ੇ ਦੀ ਆਦਤ ਲਾ ਦੋ, ਜਿਦੇ ਕਰ ਕੇ ਓਹ ਬਾਰੀ ਬਾਰੀ ਤੁਹਾਡੇ ਕੋਲੇ ਆਨ ਇਹ ਕਮਾਂਦੇ ਨੇ ਕ੍ਰੋਰ੍ਹਾ ਦੇ ਹਿਸਾਬ ਨਾਲ ਜੇ ਅਗਰ ਮਾਂਲੋ ਕਿਸੇ party, ਕੋਈ political party ਬਣਦੀ ਹੈ, ਜਿੰਨਾ ਨੇ ਕਮਾ ਲੇ ਪੰਦਰਾ ਸੋ, ਕ੍ਰੋਢ਼, ਦੋ ਹਜਾਰ ਕ੍ਰੋੜ੍ਹ, ਇਕ ਇਕ ਵਾਰ ਦੇ ਘੋਟਾਲੇ ਦੇ ਵਿੱਚ ਇੰਨਾ ਕਮਾ ਲਿਆ ਤੇ ਜਨਤਾ ਨੂ ਕੀ ਦੇਣਾ ਹੁੰਦੇ ਨਸ਼ੇ ਦੇਦੋ

ਬਚਿਆਂ ਨੂ, ਛੋਟੇ ਛੋਟੇ ਬਚਿਆਂ ਨੂੰ ਇਸ ਚੀਜ਼ ਦੇ ਕਰਕੇ, ਬੋਹੋਤ ਜ਼ਾਦਾਸੇਹਨਾ ਪੈ ਰਿਹਾ ਹੈ ਕੁੜੀਆਂ ਬਾਹਰ ਨੀ ਨਿਕਲ ਸਕਦੀਆਂ ਇਹ ਸਾਡੇ ਪੰਜਾਬ ਦੇ culture ਤੇ ਬੋਹੋਤ ਜਾਦਾ effect ਪਾ ਰਹੀ ਹੈ ਬਿਲਕੁਲ ਬਿਲਕੁਲ ਬਿਲਕੁਲ, ਅੱਜਕਲ ਅੱਜਕਲ ਇਹ ਸਾਰੀਆਂ ਚੀਜ਼ਾਂ ਨੀ ਹੈਗੀਆਂ ਅੱਜਕਲ normal ਹੈ ਬੱਸ ਤੁਸੀਂ ਖੇਡ੍ਲੋ, ਖੇਡ੍ੜਨ ਦੇ ਨਾਮ ਤੇ ਕੀ ਹੈ? ਕ੍ਰਿਕਕੇਟ ਜੇਹ੍ਦ੍ਹੇ ਵਿੱਚ physical fitness ਜੇਹੜੀ ਹੁੰਦੀ ਹੈ, ਓਹੋ ਜਾਦਾ ਤਰ ਕਬੱਡੀ ਜੇਹੜੇ ਸਾਰੇ ਆਪਣੇ ਹੀ ਖੇਡ ਨੇ, ਜੇਹੜੇ ਸਾਰੇ ਆਪਣੇ ਖੇਡ ਨੇ, ਓਹ ਖੇਡ ਅੱਜ ਦੀ date ਵਿੱਚ ਕੋਈ ਨੀ ਖੇਡਦਾ ਤੇ ਤੁਸੀਂ ਕੋਈ ਗੇਮ ਖੇਡਦੇ ਹੋ? ਤੁਹਾਨੂ ਕੇਹੜੀ ਗੇਮ ਪਸੰਦ ਹੈ? ok ਹੋਕੀ ਖੇਡੀ ਆ ਤੁਸੀਂਹੋਕੀ ਦੇ ਵਿੱਚ ਪਤਾ ਕਿੰਨੇ player ਹੁੰਦੇ ਨੇ

ਹਾਂਜੀ ਹਾਂਜੀ ਹਾਂਜੀ, ਮੈ ਕੇਹਾ ਜੀ ਹੋਕੀ ਚ ਕਿੰਨੇ player ਹੁਦੇ ਨੇ? ਮਨ ਕੇ ਚੱਲੋ ਤੁਸੀਂ ਹੋਕੀ ਖੇਡਦੇ ਸੀਗੇ, ਹੋਕੀ ਚ ਕਿੰਨੇ player ਹੁੰਦੇ ਸੀਗੇ, ਤੇ ਤੁਹਾਡਾ ਕੀ ਰਿਹਾ ਵਾ ਹੋਕੀ ਖੇਡਣ ਦੇ time, ਕੀ ਤੁਹਾਨੂ ਕਿਦਾਂ ਦਾ ਲਗਦਾ ਸੀਗਾ ਕੀ ਕਦੇ ਤੁਸੀਂ ਫ੍ਰੰਟ ਤੇ ਵੀ ਖੇਡਿਆ ਵਾ, ਬਕ੍ਫੁਟ ਹੀ ਖੇਡਿਆ ਵਾ ਯਾ ਗੋਲਕੀਪਰ ਸੀਗੇ ਤੁਸੀਂ? ਕਿੱਦਾਂ ਤੁਸੀਂ ਖੇਡਦੇ ਸੀਗੇ ਖੋ ਖੋ ਧਰਤੀ ਦਾ ਬੋਝ ਅਛਾ ਅਛਾ ਅਛਾ ਅਛਾ ਤੇ ਜੇਹੜੀ ਜੇਹੜੀ game ਅਸੀ ਖੇਡਦੇ ਸੀਗੇ ਜੇਹੜੀ game ਅਸੀ ਖੇਡਦੇ ਸੀਗੇ ਓਹ੍ਹ ਸੀਗੀ ਖੋ ਖੋ, ਖੋ ਖੋ ਦੇ ਨਾਲ ਨਾਲ ਹੋਰ ਵੀ ਚਾਰ ਪੰਜ games ਸੀਗੀਆਂ ਜੇਹੜੀਆਂ ਅਸੀ ਖੇਡਦੇ ਸੀ ਓਸ time ਕ੍ਰਿਕੇਟ ਤਾਂ ਖੇਡਦੇ ਹੀ ਸੀਗੇਓਸ ਤੋ ਬਾਦ volleyball ਸੀਗੀ volleyball ਦੇ ਨਾਲ ਸਾਨੂ ਇਹ ਹੁੰਡ ਸੀਗਾ ਸਾਡੇ hands ਬੋਹੋਤ ਜਾਦਾ ਜਿਵੇਂ stiff ਹੋਜਾਂਦੇ ਸੀਗੇ ਅੱਜ ਦੀ date ਦੇ ਵਿੱਚ ਹਥਾਂ ਦਾ ਇੰਨਾ ਬੁਰਾ ਹਾਲ ਹੋਇਆ ਹੁੰਦਾ ਹੈ ਕੀ ਅਸੀ ਖੇਡ ਨਹੀ ਸਕਦੇ But, ਆ ਜੇਹੜੀ ਇਹ game ਹੁੰਦੇ ਸੀਗੇ ਸਾਨੂ physically fit ਹੋਣ ਦੇ ਲਈ ਬੋਹੋਤ ਜਾਦਾ ਅੱਗੇ ਵ੍ਦਾਂਦੇ ਸੀਗੇ But, ਅੱਜ ਦੀ date ਦੇ ਵਿੱਚ physically ਫਿਟ ਤਾ ਛੱਡੋ, ਕੋਈ ਇਹ ਵੀ ਨੀ ਕਹ ਸਕਦਾ ਕੀ ਅਸੀ physically fit ਹੈਗੇ ਹਾਂ

ਤੁਹਾਡਾ ਕੋਰੋਨਾ ਦਾ ਪੀਰਿਇਡ ਕਿਦਾਂ ਦਾ ਰਿਹਾ? ਕੋਰੋਨਾ ਦੇ time ਤੁਸੀਂ ਕੀ ਕੀ face ਕੀਤਾ? ਕੀ ਤੁਸੀਂ ਦਸ ਸਕਦੇ ਹੋ? ਜੇਹੜੀਆਂ ਚੀਜ਼ਾਂ ਤੁਸੀਂ face ਕੀਤੀਆਂ ਨੇ, ਤੁਹਾਨੂ ਮੇਰੀ ਆਵਾਜ਼ ਆ ਰਹੀ ਹੈ?

ਹਾਂਜੀ ਹਾਂਜੀ ਹਾਂਜੀ, ਹਾਂ ਤੇ ਕੀ ਤੁਸੀਂ ਦਸ ਸਕਦੇ ਹੋ ਹਾਂ ਹਾਂ connection ਠੀਕ ਹੈ ਜੀ, connection ਠੀਕ ਹੈ ਹਾਂ ਤੁਸੀਂ ਦੱਸੋ ਕਿਦਾਂ ਕਹ ਰਹੇ ਸੀ ਤੁਸੀਂ? ਕੀ ਕੀ issues ਆ ਰਹੇ ਨੇ ਤੁਹਾਨੂ? ਹਾਂ ਕੀ ਕੀ issues ਆਏ ਨੇ ਤੁਹਾਨੂ ਕੋਰੋਨਾ time ਚ?

okay ਸਾਡੇ time ਦੇ ਵਿੱਚ ਤਾ ਅਸੀ, ਮੈਂ ਚੰਡੀਗੜ੍ਹ ਚ ਫਸਿਆ ਹੋਇਆ ਸੀ, ਓਸ time ਤੇ, ਅਸੀ ਵੀ ਮਾਸਕ ਲਾਇਆ ਸੀਗਾ, ਤੂੜੀ ਬਣਾਈ ਸੀਗੀ ਇਕ case ਵੀ ਜੇਕਰ ਨਿਕਲ ਜਾਵੇ ਪੰਜ km, ਤੇ ਓਸ time ਤੇ ਜਿੰਨੇ ਵੀ ਇੰਵੇਸ੍ਟ ਕੀਤਾ ਸੀਗਾ stock market ਦੇ ਵਿੱਚ, ਕੋਰੋਨਾ ਕਾਲ ਦੇ ਵਿੱਚ, ਅੱਜ ਓਦਾ ਪੈਸਾ ਚਾਰ ਤੋ ਪੰਜ ਗੁਣਾ ਹੈ, four to five times ਅਸੀ but, corona ਦੇ time ਕਿਸੇ ਨੂੰ ਨੀ ਪਤਾ ਸੀਗਾ, ਕੀ ਹੋਊਗਾ, ਕਿਥੇ ਜਾਉਗਾ, ਕਿਦਾਂ ਅਸੀ ਰਹਾਂਗੇ ਲੋਕਾਂ ਨੇ ਬੋਹੋਤ ਕੁਝ face ਕੀਤਾ ਏਦੇ ਉਪਰ ਇਕ series ਵੀ ਆਈ ਹੈ

ਪੰਜਾਬ ਦੇ ਵਿੱਚ ਯੂ ਪੀ, ਬਿਹਾਰ ਦੇ ਜਿੰਨੇ ਬੰਦੇ ਸੀਗੇ, ਜੇਹੜੀ labour ਕਲਾਸ ਸੀਗੀ, ਓਹ ਗਈ ਸੀਗੀ ਆਪਣੇ ਘਰੇ ਵਾਪਸ, ਕਿਓਂਕਿ ਓਨਾ ਨੂ ਜਾਣਾ ਸੀਗਾ ਘਰੇ ਵਾਪਸ, ਕਿਓਂਕਿ ਉਸ time ਦੇ ਵਿੱਚ ਸਰਕਾਰ ਨੇ ਕਹ ਤਾ ਸੀਗਾ ਤੋਨੁ ਘਰੇ ਰਹਨੇ ਲੇਕਿਨ ਬਗੈਰ ਪੈਸੇ ਦੇ, ਕੋਈ ਕਿਦਾਂ ਰਹ ਜਾਵੇ? ਫੇਰ ਵੀ ਲੋਕਾਂ ਨੇ, ਚਲ ਕ ਗਾਏ ਨੇ ਲੋਕ, ਚਲ ਕ ਯੂ ਪੀ ਤੋਂ ਬਿਹਾਰ, ਦਿੱਲੀ ਤੋਂ ਬਿਹਾਰ, ਦਿੱਲੀ ਤੋਂ ਯੂ ਪੀ, ਚਲ ਕੇ ਹੁਣ ਤੇ imagine ਕਰ ਸਕਦੇ ਹੋ, ਕੋਈ ਵੀ ਬਸ service, ਕੁਛ ਨੀ ਚਲ ਰਹੀ, ਤੇ ਓਹ ਬੰਦੇ ਕਿੱਦਾਂ ਗਏ ਹੋਣਗੇ? ਜ੍ਖ੍ਜ੍ਹਲ

ਤੇ ਸਾਡੀ ਓਸ time ਮਤਲਬ time ਨਿੱਕਲ ਗਿਆ ਸੀਗਾ, ਛੇ ਸਤ ਮਹੀਨਾ, ਅਗਸਤ ਤਕਦਾ ਅਗਸਤ ਤੋਂ ਬਾਦ ਫੇਰ ਅਸੀ job change ਕੀਤੀ ਤਬ ਤਕ ਥੋੜੀ ਚੀਜ਼ਾਂ normalise ਹੋਗੀਆਂ ਸੀ, ਥੋੜਾ ਨੋਰਮਲ ਹੋਗਇਆ ਸੀ ਸਾਰੀਆਂ ਚੀਜ਼ਾਂ ਤੇ ਸਾਰਾ ਦਿਨ ਤੁਹਾਨੂ ਮੇਰੀ ਆਵਾਜ਼ ਆ ਰਹੀ ਹੈ? ਤ੍ਵਾਨੁ ਮੇਰੀ ਆਵਾਜ਼ ਆ ਰਹੀ ਹੈ? ਅਛਾ ਅਛਾ,

private ਜੇਹੜੇ vendors ਹੈਗੇ ਨੇ, ਓਹ ਜਾ ਕੇ direct, ਕਿਸਾਨਾ ਤੋ ਸਮਾਨ ਲੈ ਸਕਦੇ ਨੇ ਹੁਣ ਦੇਖੋ, ਏਦੇ ਵਿੱਚ ਕਾਫੀ ਚੀਜ਼ਾਂ ਆਂਦਿਆ ਨੇ, ਬਦੀਆ ਵੀ ਹੈਗੀਆਂ ਨੇ, ਖਰਾਬ ਵੀ ਹੈਗੀਆਂ ਨੇ ਅੱਜ ਦੀ ਇਕ, ਕਲ ਪਰਸੋੰ ਦੀ news ਹੈ, ਹਫਤੇ ਪਹਲਾ ਦੀ, ਕਰਨਾਟਕਾ ਦੇ ਵਿੱਚ, ਇਕ ਬੰਦੇ ਨੇ ਪਿਆਜ, ਟਾਈ ਸੋ ਕਿੱਲੋ ਪਿਆਜ, ਮੰਡੀ ਦੇ ਵਿੱਚ ਜਾ ਕੇ ਬੇਚਣ ਨੂ ਗਿਆ ਓਨੂ ਅਠ ਰੁਪੇ ਮਿਲੇ ਸਿਰਫ imagine ਕਰ ਸਕਦੇ ਹੋੰ? ਟਾਈ ਸੋ ਕਿਲੋ ਪਿਆਜ ਲੈ ਕੇ ਗਿਆ ਬੰਦਾ, ਤੇ ਅਠ ਰੁਪੀਏ ਲੈ ਕੇ ਆਇਆ ਕਿਦਾਂ? ਓਦੇ ਵਿੱਚ ਓਦਾ unloading charges, ਓਸ ਤੋ ਬਾਦ ਮਾਲੀ ਦੇ charges ਓਸ ਤੋਂ ਬਾਦ transportation charges ਇੰਨੇ ਜਾਦਾ ਲੱਗਏ, ਕ ਓਹ ਆਪਣੇ ਪਿੰਡ ਤੋ ਲੈ ਕੇ, ਇਥੇ ਤਕ ਆਨ ਓਨੁ ਬਚਿਆ ਹੀ ਅਠ ਰੁਪਿਆ ਹੁਣ ਤੁਸੀਂ ਸੋਚੋ ਕੀ ਕਿਸਾਨਾ ਦਾ ਕਿੰਨਾਸਿਰਫ ਅਠ ਰੁਪਿਆ ਕਿੰਨਾ ਕਿਸਾਨਾ ਦਾ ਸ਼ੋਸ਼ਣ ਹੁੰਦੇਓਂਦਾ ਕੀ ਸੀਗਾ, ਦੇਖੋ ਜਿਥੇ privatisation ਹੋਗੀ, ਹੁਣ ਮੈਂ ਦਸਦਾ ਹਾਂ ਤੁਹਾਨੂੰ ਜਿਥੇ privatisation ਹੋਊਗੀ, ਓਥੇ growth ਹੋਣੀ ਨਿਸ਼ਚਿਤ ਹੈ ਕਿਓਂ? ਕਿਓਂਕਿ, ਜੇਹੜੇ private ਕ੍ਮ੍ਪ੍ਨੀਆਂ ਹੁੰਦੀਆਂ ਨੇ, ਸਾਨੂੰ ਤਾ ਜੀ profit ਚਾਹਿਦਾ ਹੈ ਅਸੀ ਕਦੇ ਵੀ profit ਤੋ ਬਗੈਰ ਕਾਮ ਨੀ ਕਰਨਾ ਚੀਜਾਂ ਮੇਹ੍ਨ੍ਗੀਆਂ ਹੋਜਾਂਦੀਆਂ ਨੇ, ਹੋਜਾਨਦੋ, ਕੋਈ ਦਿੱਕਤ ਨੀ ਠੀਕ ਹੈprivatisation ਦੇ ਨਾਲ ਹੁਣ ਜਿਵੇਂ ਕਈ, ਜਿਵੇਂ airforce ਨੇ privatisation ਹੈ ਠੀਕ ਹੈ ਲੋਕਾਂ ਨੂੰ job ਮਿਲੂਗੀ right? ਲੋਕਾਂ ਨੂੰ job ਮਿਲੂਗੀ ਤਾਂ ਲੋਕਾਂ ਦੇ ਕੋਲੇ ਪੈਸੇ ਆਨਗੇ, ਪੈਸੇ ਆਨਗੇ ਤਾਂ ਓਹ ਪੈਸਾ ਖਰਚਾ ਕਰਨਗੇ ਜੇ ਖਰਚਾ ਕਰਨਗੇ ਤੇ circle ਬਣਦਾ ਹੈ economics ਦਾ economy ਦਾ ਇਕ cirle ਬਣਦਾ ਹੈ ਤੇ ਓਹ circle ਤਾਹਿੰ ਬਣਦਾ ਜੇਹੜਾ ਲੋਕਾਂ ਕੋਲੇ ਪੈਸੇ ਆਨਗੇ ਤੇ ਲੋਕਾਂ ਦੀ job secure ਹੋਊਗੀ ਸ੍ਜਗ੍ਦ੍ਝ

ਵੇਰ ਸ੍ਦ੍ਫ਼ ਸ੍ਦ੍ਫ਼ ਸ੍ਦ੍ਫ਼ ਸ੍ਦ੍ਫ਼

ਲਕ ਤ੍ਯੁਈ

ਕ੍ਵੇ ਹ੍ਕ੍ਖ

ਜ੍ਕ੍ਬ੍ਜਿਕ ਕ੍ਜ੍ਬਜ੍ਕ ਉਇਓ ਜ੍ਕੰਜ ਉਇਓਕ੍ਜ੍ਜ੍ਕੋ

ਉਈ ਹ੍ਜ੍ਕ ਹ੍ਜ੍ਕ

ਹਾਂਜੀ ਕੀ ਹਾਲ ਚਾਲ? ਠੀਕ ਆ ਤੁਸੀਂ ਸੁਣਾਓ

ਬੱਸ ਸਬ ਠੀਕ ਆ ਤੁਸੀਂ ਸੁਣਾਓ ਹੋਰ ਘਰ ਸਬ ਠੀਕ ਨੇ? ਹਾਂਜੀ ਬਸ ਵਧੀਆ ਮੈਂ hospital ਆਈ ਸੀ

Check up ਕਰਵਾਣ ਆਈ ਸੀ ਮੈ ਨਾਲੇ blood test ਵਗੈਰਾ ਕਰਵਾਣੇ ਸੀ ਕੀ ਹੋਗਿਆ ਜਿਹੜਾ blood test ਵਗੈਰਾ ਕਰਵਾਉਣ ਲੱਗੇ ਓ? ਅਹ ਮਤਲਬ fever ਵਗੈਰਾ set ਨੀ ਹੋ ਰਿਹਾ ਸੀ ਮੈ ਕਿਹਾ ਚਲੋ ਮੈ ਕਰਵਾ ਦੇਵਾਂ test ਕਰਵਾ ਕੇ ਦੇਖ ਲਵਾਂ ਇਥੇ ਤਾਂ ਕੁਛ ਹੋਰ ਈ ਪੰਗਾ ਪਿਆ ਹੋਇਆ, ਮਤਲਬ COVID ਵਾਲੇ ਬੜੇ ਫਿਰਦੇ ਆ ਇਥੇ ਇਥੇ ਪਹਿਲਾਂ ਕਹਿ ਦਿੰਦੇ ਆ

ਹਮ ਹਮ ਹਮ

ਮਤਲਬ ਕਹਿੰਦੇ negative ਹੋ ਜਾਏਗਾ ਨਾ ਕੋਰੋਨਾ test ਹਾਂਜੀ ਹਾਂਜੀ ਕਹਿੰਦੇ ਓਹਦੀ report ਚਾਹੀਦਾ ਆ ਕਹਿੰਦੇ ਉਹ ਲਿਆ ਕੇ ਦਓ ਅੱਛਾ ਹਮ ਹਮ ਕਹਿੰਦੇ ਅਜਕਲ ਕਿ ਮਤਲਬ ਮੌਤਾਂ ਹੀ ਬਹੁਤ ਹੋ ਰਹੀਆਂ ਵਾ ਹਾਂਜੀ ਇਹਦਾ ਕਾਫੀ ਇਥੇ ਵੀ ਮਤਲਬ ਕਾਫੀ ਆਏ ਹੋਏ ਆ ਮਰੀਜ ਉਹ ਵੀ ਜ਼ਿਆਦਾ ਕੋਰੋਨਾ ਦਾ ਹੀ

ਅੱਛਾ ਹਮ ਮਤਲਬ ਜਿਹੜੇ ਆ ਰਹੇ ਆ ਨਾ ਉਹਨਾਂ ਨੂੰ ਇਹ ਹੀ ਸਾਰਿਆਂ ਨੂੰ ਕਹਿ ਰਹੇ ਆ ਕਹਿੰਦੇ ਪਹਿਲਾਂ COVID ਦਾ ਉਹ ਦਓ COVIDCOVID ਦਾ test clear ਲਿਆ ਕੇ ਦਓ ਸਾਨੂੰ ਹਮ ਫਿਰ ਤਾਂ ਮਤਲਬ ਉਹ ਅਮ ਬਹੁਤ ਮਾੜਾ ਹਾਲ ਹੈ ਨਾ।

ਹੋਰ ਤੁਹਾਡੇ ਘਰ ਸਬ ਠੀਕ ਏ ਨਾ? ਹਾਂਜੀ ਹਾਂਜੀ ਅਹ ਘਰ ਤੇ ਸਬ ਠੀਕ ਹੈ ਓਦਾਂ ਹੀ ਇਹਨਾਂ ਨੇ ਕੋਰੋਨਾ ਦਾ ਬੜਾ ਉਹ ਕਰਿਆ ਹੋਇਆ ਬਸ ਇੱਕ ਇਹਨਾਂ ਨੇ ਗਾਹ ਪਾਇਆ ਹੋਇਆ ਕਹਿੰਦੇ ਵੀ ਦੁਨੀਆਂ ਵਿਚ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

ਕਹਿੰਦੇ ਹੁੰਦੇ ਆ ਉਹ, ਹਨਾ ਇੱਕ ਜਿਹੜੇ ਵਹਿਮ ਹੁੰਦੇ ਨੇ ਲੋਕਾਂ ਦੇ ਉਹ ਕਹਿੰਦੇ ਇਹਨਾਂ ਵੀ ਲੋਕਾਂ ਵੱਲ ਵੀ ਕਹਿੰਦੇ ਵੀ ਇਹ ਦੁਨੀਆਂ ਵੱਲੋਂ ਬਣ~ ਵੀ ਸਾਰੀ ਦੁਨੀਆਂ ਚ ਹੋ ਰਿਹਾ ਕਹਿੰਦੇ ਹਾਂਜੀ ਵੀ ਸਾਰੀ ਦੁਨੀਆਂ 'ਚ ਹੀ ਹੋ ਰਿਹਾ ਆ ਵੀ ਕਹਿੰਦੇ ਵੀ ਲੋਕ ਪਾਪ ਬਹੁਤ ਕਰਦੇ ਆ ਵੀ ਇਸ ਕਰਕੇ ਵੀ ਜਿਹੜੇ ਪਾਪੀ ਲੋਕ ਨੇ, ਰੱਬ ਨੇ ਉਹ COVID ਦਾ ਇੱਕ ਬਹਾਨਾ ਲਾ ਕੇ ਪਾਪੀ ਲੋਕਾਂ ਨੂੰ ਲੈਣ ਲਈ ਭੇਜਿਆ ਹਮ

ਹਾਂਜੀ ਹਾਂਜੀ ਕੁਛ COVID ਕਰਕੇ ਤੁਹਾਨੂੰ ਪਤਾ ਸੀ ਹਨਾ ਲਾਕ~ lockdown ਲੱਗ ਗਿਆ ਤੇ ਓਹਦੇ ਵਕਤ ਤਾਂ ਹੁਣ ਸਾਰੇ ਹੀ ਤੁਹਾਨੂੰ ਪਤਾ ਆ ਕਹਿੰਦੇ ਵੀ ਇਹ ਹਨਾ ਇਹਦਾ ਉਹ ਮਤਲਬ ਤੁਹਾਨੂੰ ਵੀ ਪਤਾ ਹੋਣਾ ਸਾਰੀ ਗੱਲਾਂ ਕਹਿੰਦੇ ਸ~ ਪਤਾ ਨੀ ਇਹ ਚੀਨ ਇਹ ਚੀਨ ਹੁਣ ਚੀਨ ਵੱਲੋਂ ਆਇਆ ਜਾਂ ਰੱਬ, ਰੱਬ ਵੱਲੋਂ ਆਇਆ ਹੈ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

ਜੇਕਰ ਗੱਲ ਕਰੀਏ ਤਾਂ ਮਤਲਬ ਚੀਨ ਦਾ ਈ ਸਬ ਕੁਛ ਇਹ ਹੈ ਵੀ ਸਾਰਾ ਕੁਛ ਚੀਨ ਦਾ ਹੀ ਕਰਿਆ ਕਰਾਇਆ ਵੀ ਚੀਨ ਨੂੰ ਇਕ ਤਰ੍ਹਾਂ ਨਾਲ ਰੱਬ ਮੰਨ ਸਕਦੇ ਹਾਂ ਕਿਉਕਿ ਕਹਿੰਦੇ ਵ ਜਿਹੜੇ ਪਾਪੀ ਲੋਗ ਨੇ ਉਹਨਾਂ ਨੇ ਉਹਨਾਂ ਵਾਸਤੇ ਕਰਿਆ ਹੋਇਆ ਰੱਬ ਨੇ ਕਿ ਇਹਨਾਂ ਜਾਣਬੁਝ ਕੇ ਕੀਤਾ ਕਿਉਕਿ ਚੀਨ ਵਿਚ ਬਹੁਤ ਸਾਰਾ population ਸੀਗਾ ਮਤਲਬ ਲੋਕੀ ਕਾਫੀ ਸੀਗੇ ਹੁਣ ਇੰਡੀਆ ਸਬਤੋਂ ਉਪਰ ਬਣ ਗਿਆ population ਚ ਮਤਲਬ ਇੰਨਾ ਜ਼ਿਆਦਾ population ਇੰਡੀਆ ਚ ਹੋ ਗਿਆ ਹਾਂਜੀ ਹਾਂਜੀ

ਹਮ ਕਹਿੰਦੇ ਵੈਸੇ ਆਇਆ ਵੀ ਇਹ ਚੀਨ ਵੱਲੋਂ ਹੀ ਆ ਉਹਨਾਂ ਨੇ ਹੀ ਕਰਿਆ ਸੀ ਦੱਸਿਆ ਨੀ COVID ਦਾ ਕੁਛ ਵੀ COVID ਦਾ ਕੁਛ ਹੋ ਰਿਆ ਕੁਛ ਨਹੀਂ ਹੋ ਰਿਆ ਜਦੋ ਸਾਰਾ ਜ਼ਿਆਦਾ ਹੋ ਗਿਆ ਫੇਰ ਇਹਨਾਂ ਨੇ ਦੱਸਿਆ ਕਿਉਕਿ ਚੀਨ ਵਿਚ ~ਸਾਫ਼ੀ ਉਹਨਾਂ ਨੂੰ ਜਾਨਵਰਾਂ ਨੂੰ ਮਾਰਦੇ ਰਹਿੰਦੇ ਨੇ ਉਹ ਹਾਂ ਉਹਨਾਂ ਨੂੰ ਮਾਰ ਮਾਰ ਕੇ ਖਾਂਦੇ ਰਹਿੰਦੇ ਤਾਂ ਹੀ ਬਿਮਾਰੀ ਫੈਲੀ ਹੈ।

ਤੇ ਕਹਿੰਦੇ ਓਹਨੂੰ ਖਾ ਲਿਆਂ ਵਾ, ਕਛੂਏ ਖਾ ਲੇਂਦੇ, ਸਬ ਕੁਛ ਖਾ ਲੇਂਦੇ ਇਹ, ਕਹਿੰਦੇ ਪਾਪੀ ਆ ਇਕ ਨੰਬਰ ਦੇ ਹਾਂਜੀ ਤਾਂ ਹੀ ਤਾਂ ਇਹਨਾਂ ਨੇ ਕਿਹਾ ਹੋਇਆ ਕਹਿੰਦੇ ਵੀ ਇਹ ਪਾਪੀ ਲੋਕ ਨੇ ਵੀ ਚੀਨ ਵਿੱਚੋਂ ਹੀ ਆਇਆ ਹੈ ਨਾ ਇੱਕ ਤਾਂ ਇਹ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 ਹਮ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 ਜਿਵੇ ਕਿ ਇੱਕ ਦੂਜੇ ਇੱਕ ਦੂਜੇ ਨਾਲ ਖਾਣਾ, ਓਹਦੀ ਇੱਕ ਦੂਜੇ ਦਾ plate ਖਾਣਾ, ਹੱਥ ਮਿਲਾਉਣਾ, ਜਾਂ ਓਦਾਂ ਹੀ ਪਲੇ~ ਓਦਾਂ ਹੀ share ਕਰਨਾ, ਹੈ~ handshake ਕਰਨਾ ਜਾਂ ਓਦਾਂ ਹੀ ਮਤਲਬ ਕਹਿੰਦੇ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 Cold cough fever, ਏਦਾਂ ਈ ਏਦਾਂ ਈ ਜਿਵੇ ਹੁਣ ਜਿਹੜਾ ਇੱਕ ਵਿਅਕਤੀ ਨੂੰ ਹੈਗਾ, ਜੇ ਉਹ ਬਾਹਰ ਨਿਕਲਦਾ ਸੀ ਘਰੋਂ, ਜਾਂ ਓਦਾਂ ਕੋਈ medicine ਵਗੈਰਾ ਲੈਣ ਜਾਂਦਾ ਸੀ ਆਪਣਾ checkup ਕਰਵਾਣ ਲੈਕੇ ਜਾਂਦਾ, ਇੱਕ ਦੋ ਨੂੰ ਨਾਲ ਲੈਕੇ ਜਾਂਦਾ ਸੀ ਓਹਨੂੰ ਤਾਂ ਹੁੰਦਾ ਈ ਹੁੰਦਾ ਜਿਹੜਾ ਨਾਲ ਜਾਂਦਾ ਸੀ ਓਹਨੂੰ ਵੀ ਹੋ ਜਾਂਦਾ ਸੀ ਮਤਲਬ ਇਕ ਬੰਦੇ ਤੋਂ ਦੂਜੇ ਬੰਦੇ ਨੂੰ ਫੈਲ ਜਾਂਦਾ ਸੀ ਹਾਂ ਹਾਂ ਇੱਕ ਇਹਦੇ ਵਿਚ, ਇਹਦੇ ਵਿਚ ਦੱਸਿਆ ਹੋਇਆ ਨਾ ਕਹਿੰਦੇ ਵੀ ਮਤਲਬ mask ਜਦੋਂ ਇਹ ਆ~ ਸ਼ੁਰੂ ਹੋਇਆ ਹੀ ਸੀ ਇਹ virus ਕਹਿੰਦੇ ਵੀ mask ਪਾਓ ਕਿਉਂਕਿ ਸਾਰਾ ਕੁਛ ਚਲਦਾ ਏ ਮੂੰਹ ਰਾਹੀਂ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

ਹਾਂਜੀ ਹਾਂਜੀ ਇਸ ਕਰਕੇ ਸਾਰਿਆਂ ਨੂੰ ਜਿਹੜਾ mask compulsory ਕਰਤਾ ਸੀ ਕਿਤੇ ਵੀ ਜਾਓ

ਉਹਨਾਂ ਨੂੰ ਵੀ mask ਪਾ ਕੇ ਜਾਣਾ ਪੈਂਦਾ ਸੀ ਜਿਹੜੇ ਬੱਚੇ ਜਾਂਦੇ ਸੀ ਪੇਪਰ ਦੇਣ

ਤੋਂ ਬਾਅਦ ਜਦੋ ਬੱਚਿਆਂ ਦੇ exam ਹੋਏ ਆ ਓਦੋਂ ਬੱਚਿਆਂ ਉਨਾਂ ਨੇ ਉਹ ਵੀ ਮੰਗੀਆਂ ਸੀ reports ਵੀ ਮੰਗੀਆਂ ਸੀ ਵੀ ਕਹਿੰਦੇ ਵੀ ਤੁਹਾਨੂੰ examination hall ਚ ਤਾਂ ਜਾਣ ਦਵਾਂਗੇ ਅਗਰ ਤੁਸੀਂ ਇਹਦੀਆਂ reports negative ਲੈਕੇ ਆਓ ਹਮ ਇਹ ਵੀ ਕਹਿੰਦੇ ਸੀ, ਕਹਿੰਦੇ ਅਗਰ negative report ਹੋਊਗੀ ਤਾਂ ਤੁਹਾਨੂੰ ਜਾਣ ਕਿਉਂਕਿ ਨ ਇੱਕ ਪੈਸੇ ਦੀ ਵੀ ਕਮੀ ਬਹੁਤ ਜ਼ਿਆਦਾ ਆ ਗਈ ਸੀ ਤੁਹਾਨੂੰ ਪਤਾ ਹੈ, ਜਦੋ ਇਕਦਮ ਸਾਰਾ ਲੋ~ ਸਾਰੇ companies ਬੰਦ ਕਰਤੇ, office ਬੰਦ ਕਰਤੇ, ਸਬ hospital bank ਸਬ ਬੰਦ ਕਰਤਾ ਸੀ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 ਹਾਂਜੀ ਮਤਲਬ ਲੋਕਾਂ ਨੂੰ ਕਾਫੀ ਪੈਸੇ ਦੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ ਸੀ ਜਦੋਂ ਪੁਰਾਣੇ ਦਿਨ ਯਾਦ ਕਰਦੀ ਆ ਨਾ ਉਹ ਹੋ ਹੋ ਇੰਨਾ time ਮਤਲਬ ਕਹਿਣ ਦਾ ਮਤਲਬ ਵੀ ਇਕ ਸਾਲ ਘਰ ਚ ਪੂਰਾ ਕੈਦ ਹੋਕੇ ਰਹੇ ਕਹਿਣ ਦਾ ਮਤਲਬ

ਓਹਦਾ ਬਹੁਤ ਬੁਰਾ ਹਾਲ ਹੋਇਆ ਸੀਗਾ ਜਿਹੜੇ ਗਰੀਬ ਲੋਕੀ ਸੀ ਇਹਨਾਂ ਨੂੰ ਖਾਣਾ ਵੀ ਨੀ ਖਾਣ ਨੂੰ ਹੁੰਦਾ ਸੀਗਾ ਜਿਹੜੇ ਮਜ~ ਮਜਦੂਰ ਵਗੈਰਾ ਸੀਗੇ, ਜਿਹੜੇ daily ਕਮਾਂਦੇ ਸੀ daily ਆਪਣਾ ਖਾਂਦੇ ਸੀ ਉਹਨਾਂ ਦਾ ਬਹੁਤ ਔਖਾ ਹੋਇਆ ਸੀ ਬੇਚਾਰਿਆਂ ਦਾ ਸਹੀ ਗੱਲ ਆ ਲੋਕ ਬਾਹਰ ਜਾਨ ਤੋਂ ਡਰਦੇ ਸੀ ਕਿਉਕਿ ਇਕ ਤਾਂ, ਇਕ ਤਾਂ ਬਾਹਰ ਜਾਨ ਤੋਂ ਡਰਦੇ ਸੀ, ਦੂਜਾ ਘਰ ਵਿਚ ਬੈਠੇ ਉਹ bore ਹੁੰਦੇ ਰਹਿੰਦੇ ਸੀ ਤੇ ਮਤਲਬ ਕੋਰੋਨਾ ਦੀ ਸਥਿਤੀ

ਹੁਣ ਜਿਵੇ ਆਪਣੇ ਇੰਡੀਆ ਵਿਚ ਬਹੁਤ ਘੱਟ ਪ੍ਰਭਾਵ ਸੀ, ਪਹਿਲਾਂ ਪਹਿਲਾਂ ਫਿਰ ਜਦੋ ਬਾਅਦ ਚ ਹੋਣ ਲੱਗ ਗਿਆ ਇਹਨਾਂ ਨੇ, ਵੀ ਭਾਰਤ ਵਿਚ ਵੀ ਬਹੁਤ ਭਯਾਨਕ ਸੀ ਲੋਕ ਰੋਟੀ ਖਾਣ ਲੋਗ ਰੋਟੀ ਖਾਣ ਖਾਣ ਤੋਂ ਵੀ ਥੋੜਾ ਉਹ ਕਰਦੇ ਸੀ ਵੀ ਹਾਂ

ਮਤਲਬ ਬਹੁਤ ਸਾਰੀ problem ਦੇਖਣੀਆਂ ਪਈਆਂ ਕੋਰੋਨਾ ਵਿੱਚ ਕੋਰੋਨਾ ਨੇ ਸਬ ਕੁਛ ਦਿਖਾਤਾ ਕਿ ਲੋਕਾਂ ਤੇ ਕਿਦਾਂ ਮੁਸੀਬਤਾਂ ਆ ਸਕਦੀਆਂ, ਕਿਦਾਂ ਕੀ ਕੀ ਹੋ ਸਕਦਾ ਸਹੀ ਗੱਲ ਏ ਚੀਨ ਨੇ ਬਹੁਤ ਧੱਕਾ ਦਿੱਤਾ ਸੀ ਕਿਉਕਿ ਜਦੋਂ ਆਪਾਂ Lockdown ਲੱਗ ਗਿਆ ਇੱਕੀ ਮਾਰਚ ਨੂੰ ਲੱਗ ਗਿਆ ਵੀਹ ਮਾਰਚ ਨੂੰ ਲੱਗਾ ਸੀ lockdown ਹਾਂ ਹਾਂ ਹੁਣ ਜਿਵੇ ਆਪਾਂ ਹੁਣ ਵੇਖਦੇ ਆ ਚੀਨ ਨੇ ਬਹੁਤ ਧੱਕਾ ਕੀਤਾ ਸੀ ਜਾਨਵਰਾਂ ਨਾਲ ਹਨਾ ਹੁਣ ਜਿਵੇ ਇਹ ਕੀੜੇ ਵੀ ਖਾ ਜਾਂਦੇ ਸੀ, ਹੁਣ ਵੀ ਕੀੜੇ ਖਾਓ ਕੀੜੇ ਸੰਸਾਰ ਨੂੰ ਖਾਂਦੇ ਨੇ ਜਾਂ ਤਬਾਹ ਕਰ ਦਿੰਦੇ ਨੇ, ਏਦਾਂ ਦੀ ਕੁਛ ਕਹਾਵਤ ਹੈਗੀ ਆ